ਇਥੇ ਝਰਨੇ ਦਿਖਾਈ ਦੇ ਰਹੇ ਹਨ ਸਵਿਚ ਦਿਖਾਈ ਦੇ ਰਹੇ ਹਨ।

ਅਤੇ ਇਸ ਚੇਅਰ ਦੇ ਊਪਰ ਇੱਕ ਕਾਫੀ ਵੱਡਾ ਪੋਸਟਰ ਲੱਗਾ ਦਿਖਾਈ ਦੇ ਰਿਹਾ ਹੈ ਓਸਦੇ ਉਪਰ ਕੁਛ ਨਿੱਕੇ ਪੋਸਟਰ ਦਿਖਾਈ ਦੇ ਰਹੇ ਹਨ ਅਤੇ ਇੱਕ ਸਕ੍ਰੀਨ ਦਿਖਾਈ ਦੇ ਰਹੀ ਹੈ।

ਧੂਆਂ ਦਿਖਾਈ ਦੇ ਰਹਾ ਹੈ ਦੁਕਾਨ ਦੇ ਅੰਦਰ ਬਾਲਟੀਆ--

ਦੀਵਾਰ ਤੇ ਲੱਗੇ ਕੁਛ ਤਿੰਨ ਚਾਰ ਯੈਲੋ ਬਲੈਕ ਗ੍ਰੀਨ ਅਤੇ ਬਲੂ ਟੈਡੀ ਦਿਖਾਈ ਦੇ ਰਹੇ ਹਨ।

ਵਿੱਚ ਫਰੂਟਸ ਲੱਗੇ ਹੋਏ ਦਿਖਾਈ ਦੇ ਰਹੇ ਹਨ ਬਨਾਨਾਸ ਟੰਗੇ ਹੋਏ ਦਿਖਾਈ ਦੇ ਰਹੇ ਹਨ ਮੋਟਰਸਾਈਕਲ ਦਿਖਾਈ ਦੇ ਰਹੇ ਹਨ ਕੁਝ ਆਦਮੀ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਵਿੱਚ ਇੱਕ ਖੁਲੀ ਜਗਹ ਦਿਖਾਈ ਦੇ ਰਹੀ ਹੈ ਇਕ ਲੱਕੜੀ ਦਿਖਾਈ ਦੇ ਰਹੀ ਹੈ ਕੁਛ ਤੋੜੇ ਦਿਖਾਈ ਦੇ ਰਹੇ ਹਨ ਕੁਝ ਲੋਹੇ ਦਾ ਸਮਾਨ ਦਿਖਾਈ ਦੇ ਰਹਾ ਹੈ।

ਅਤੇ ਸਾਹਮਣੇ ਇੱਕ ਟੰਕੀ ਦਿਖਾਈ ਦੇ ਰਹੀ ਹੈ ਮੋਟਰਸਾਈਕਲ ਦਿਖਾਈ ਦੇ ਰਹਾ ਹੈ।

ਇੱਕ ਹਟ ਦਿਖਾਈ ਦੇ ਰਹੀ ਹੈ ਇੱਕ ਆਦਮੀ ਬਨੈਨ ਪਾਇਆ ਹੋਇਆ ਦਿਖਾਈ ਦੇ ਰਿਹਾ ਹੈ।

ਟੇਬਲ ਅਤੇ ਚੇਅਰ ਦਿਖਾਈ ਦੇ ਰਹੀਆਂ ਹਨ ਸੋਫੇ ਦਿਖਾਈ ਦੇ ਰਹੇ ਹਨ ਗੱਦੀ ਦਿਖਾਈ ਦੇ ਰਹੀ।

ਇੱਕ ਸਾਹਮਨੇ ਬਿਲਡਿੰਗਾਂ ਦਿਖਾਈ ਦੇ ਰਹੀਆਂ ਹਨ ਮਿੰਡੀ ਦਿਖਾਈ ਦੇ ਰਹੀਆ ਹਨ ਅਤੇ ਨੀਚੇ ਗ੍ਰੀਨ ਮੈ--

ਇੱਕ ਤੋੜਿਆ ਦੀ ਦੁਕਾਨ ਦਿਖਾਈ ਦੇ ਰਹੀ ਇਸ ਵਿੱਚ ਕਾਫੀ ਤੋੜੇ ਦਿਖਾਈ ਦੇ ਰਹੇ ਹਨ ਸਾਈਕਲ ਦਿਖਾਈ ਦੇ ਰਹਾ ਹੈ ਕੁਰਸੀ ਦਿਖਾਈ ਦੇ ਰਹੀ ਹੈ ਮੋਟਰਸਾਈਕਲ ਦਿਖਾਈ ਦੇ ਰਹਾ ਹੈ ਮੀਟਰ ਦਿਖਾਈ ਦੇ ਰਹੇ ਹਨ।

ਬਲੂ ਪੇਂਟ ਦਿਖਾਈ ਗਿਆ ਹੈ ਰੈਡ ਪੇਂਟ ਦਿਖਾਈ ਦੇ ਰਿਹਾ ਹੈ ਦੀਵਾਰ ਤੋਂ ਲਗੇ ਕੋਈ ਪੋਸਟਰ ਦਿਖਾਈ ਦੇ ਰਹੇ ਹਨ ਕੁਰਸੀ ਦਿਖਾਈ ਦੇ ਰਹੀ ਹੈ ਟੇਬਲ ਦਿਖਾਈ ਦੇ।

ਦੇ ਰਹੀ ਹੈ ਇੱਕ ਫੁੱਲ ਦਿਖਾਈ ਦੇ ਰਹਾ ਹੈ ਇਕ ਜੰਗਲਾ ਦਿਖਾਈ ਦੇ ਰਹਾ ਹੈ ਕੁਛ ਔਰਤਾਂ ਦਿਖਾਈ ਦੇ ਰਹੀਆਂ ਹਨ ਕੁਝ ਆਦਮੀ ਦਿਖਾਈ ਦੇ ਰਹੇ ਹਨ।

ਅਤੇ ਰੈਡ ਕਲਰ ਦੇ ਕੁਛ ਸਟੈਂਡ ਦਿਖਾਈ ਦੇ ਰਹੇ ਹਨ ਅੱਗੇ ਬਹੁਤ ਸਾਰੀਆਂ ਨਜ਼ਰ ਆ ਰਹੀਆਂ ਹਨ।